ਜਾ ਉਹ ਹੈ ਨੀ diet ਉਨਾਂ ਦੀ ਕੋਈ ਨੀ ਹੈਗੀ ਸਾਰਾ ready ਤੋ make ਚੀਜ਼ਾ ਹੈਗੀਆ ਨੇ ਨਹੀਂ ਹੈ restaurant ਹੁਣ ਤੇ ਇੱਕ ਹੋਰ ਚੀਜ਼ ਆਸਾਨ ਕਰਤੀ ਪਹਿਲਾਂ ਫੇਰ ਵੀ

ਹੁੰਦਾ ਸੀਗਾ ਕੁੱਝ ਖਾਣ ਨੂੰ ਜਾਂਦੇ ਸੀ restaurant ਜਾਣਾ ਪੈਂਦਾ ਸੀ ਅੱਜਕਲ ਜੀ

ਸਿਰਫ zomato ਪਤਾ ਨੀ swiggy ਵਿੱਚ ਦੋਨਾ ਚੋ ਕੋਈ application ਦੇ ਵਿੱਚ ਖਰਚਿਆ

ਗਈ ਨਾ ਸਾਡੇ best customer ਕਿਹੜਾ ਰਿਹਾ ਜਿਹੜਾ ਸਭ ਤੋ ਜਿਆਦਾ order ਕੀਤੇ ਏ ਉਸ

ਬੰਦੇ ਦਾ conclusion ਕੱਢਿਆ ਉਨ੍ਹਾਂ ਨੇ ਕੀ ਉਹ ਅਠਾਈ lakh ਰੁਪਇਆ ਜਿਹੜਾ ਹੈਗਾ ਆ ਉਹ ਬੰਦੇ ਨੇ ਖਰਚਿਆ ਹੋਇਆ ਉਸਤੇ

ਸਿਰਫ zomato ਤੇ order ਕਰਕੇ ਸਿਰਫ ਖਾਣਾ ਹੀ ਅਠਾਈ lakh ਦਾ ਉਹ ਬੰਦਾ ਇੱਕ ਸਾਲ ਚ ਖਾ ਗਿਆ

ਪੈਸੇ ਦੀ wastageਫੇਰ ਖਾਣਾ ਵੀ

ਆਲਸੀ ਕੋਈ ਹੈਗਾ ਆ ਕੀ ਜਿਹੜਾ ਜਾਣ ਤੋ ਵੀ ਕਤਰਾਂਦਾ ਪਿਆ

ਬਿਲਕੁਲ ਜੀ ਮੁੱਲ ਖਰੀਦਿਆ ਉਹ ਵੀ ਮਹੰਗੀਆਂ ਵਾਲਿਆ

ਮੈਂ ਉਹੀ ਮਹਿੰਗੀਆ ਵਾਲੇ ਅਠਾਈ lakh ਕਿਸੀ ਚੀਜ਼ ਤੇ ਲਾਣਾ ਬੰਦਾ ਸਵੇਰੇ

ਜਾਂਦਾ ਸ਼ਾਮ ਨੂੰ ਵੜਦਾ ਸਾਲ ਬੱਦੀ ਵੀ ਜੇ ਅਸੀਂ average ਪਰਿਵਾਰਾਂ ਦੀ ਤਨਖਾਹ ਕੱਢ ਲਈਏ ਤਾਂ ਦੋ ਬੰਦੇ ਰਲ ਕੇ ਕਮਾਉਂਦੇ ਹੋਣ ਮਿਆ ਬੀਬੀ ਉਹਨਾ ਦੇ

ਬਿਲਕੁਲ ਸੋ ਇੱਥੋ example health ਦੀਆ ਤਾਂ ਕਹਿ ਸਕਦੇ health ਨੂੰ ਲੈ ਕੇ ਕਈ ਬੰਦੇ ਬਿਲਕੁਲ conscious ਨਹੀਂ ਹੈਗੇ

ਇਹਦੇ ਵਾਸਤੇ i thing ਸੋ ਸਾਨੂੰ ਬਹੁਤ ਸਾਰੀ ਚੀਜ਼ਾ ਹੈਗੀਆ ਇਹਦੇ ਵਿੱਚ ਕ਼ਰ ਸਕਦੇ ਆ ਪਹਿਲਾਂ ਤਾਂ market ਦੇ ਵਿੱਚ ਥੋੜਾ ਜਾ ਨਾ ਉਹ ਚੀਜ ਨੂੰ ਕਰਤਾ ਜਾਵੇ ਕੀ ਹਾਂ ਵੀ ਜੋ ਵੀ material ਲੱਗਾ ਹੋਵੇ ਉਹ health ਨੂੰ ਮੱਦੇ ਨਜ਼ਰ ਰਖਦੇ ਹੋਏ ਬਣਨਾ ਚਾਹੀਦਾ ਆ

bread mostly bread or ਮੈਦਾ ਈ ਹੁੰਦਾ ਤਾਂ ਮੇਦੇ ਦਾ substitute ਕੱਟ ਕ਼ਰ ਦਿੱਤਾ ਜਾਵੇ

ਘਰ ਘਰ ਵਿੱਚ ਇੱਕ ਮੁਹਿਮ ਚਲਾਈ ਜਾਵੇ ਕੀ ਹਾਂ ਵੀ ਇਸ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਬੰਦਾ ਮੋਟਾ ਉਹਨੂੰ notice ਜਾਰੀ ਹੋਣਾ ਸ਼ੁਰੂ ਹੋ ਜਾਣ ਕੀ ਤੁਸੀਂ ਆਪਣਾ weight reduce ਕਰੋ

ਕਿਉਂਕਿ ਇੱਕ ਮੈਂ ਕਿਤੇ news ਸੁਣੀ ਸੀ ਇੱਕ ਕੋਈ country ਆ ਆਪਣੇ

ਕੋਈ ਬੰਦਾ ਮੋਟਾ ਹੈ ਤਾਂ ਉਹਨੂੰ government ਵੱਲੋ notice ਜਾਂਦਾ ਆਂ ਕੀ ਤੇਨੂੰ weight reduce ਕਰਨਾ ਪਏਗਾ ਉੱਥੇ ਕੋਈ ਵੀ ਬੰਦਾ ਮੋਟਾ ਨਹੀਂ ਹੈਗਾ ਇੱਕ ਬਹੁਤ ਅੱਛਾ

step ਆ government ਦਾ ਕੀ ਜਿੱਥੇ government ਧਿਆਨ ਦੇ ਰਹੀ ਆ ਆਪਣੇ citizen ਦੀ health ਦੇ ਉੱਤੇ

ਹੁਣ ਸਿਰਫ ਇੱਥੇ ਉਹ ਚੀਜ ਨਹੀਂ ਹੈ ਲਾਗੂ ਹੋਣੀ ਚਾਹੀਦੀ ਹੈ ਅਗਰ

ਸਾਡਾ ਜਿਹੜਾ ਆ work ਵਾਲੀ age ਵਧੀਆ ਹੋਇਗੀ ਬੁਢਾਪਾ ਸੋਖਾ ਨਿਕਲ ਜਾਉਗਾ ਉਹ ਸਾਡੇ

ਕੋਸ਼ਿਸ ਹਾਂਜੀ ਕੋਸ਼ਿਸ਼ ਤਾਂ ਕਰਨਗੇ ਹੀ

ਸੀ ਮੇਰੇ ਕੋਲ ਬੱਚੇ ਆਂਦੇ ਏ ਨਾ class ਵਿੱਚ

ਦੱਸ ਮਿੰਟ health ਉਪਰ topic ਦੇਣਾ ਤੁਸੀਂ ਖਾਣਾ ਲੈਕੇ ਆਣਾ ਤੁਸੀਂ ਖਾਣਾ ਖਾ ਕੇ ਆਣਾ ਤੁਸੀਂ ਕਿਹੜੀਆ ਕਿਹੜੀਆ ਚੀਜਾਂ ਖਾਣੀਏ ਕਿਹੜੀਆ ਕਿਹੜੀਆ ਚੀਜਾ avoid ਕਰਨੀਏ

ਕੋ ਵੀ mam ਹੁਣ ਮੈਂ ਵੀ beauty teach ਕਰਦੀ ਆ ਤੇ ਮੇਰੇ ਕੋਲ ਕੁੜੀਆ ਆਂਦੀਆ mam ਮੇਰੀ ਨਾ

ਮੇਰਾ first question ਹੁੰਦਾ ਬੱਚੇ ਪਹਿਲਾਂ ਖਾਂਦੇ ਕੀ ਓ

ਪਰੋਂਠੇ ਅਚਾਰ ਚਾਹ ਨਾਲ

ਭੁੱਖੇ ਆ ਗਏ ਆ ਠੀਕ ਏ ਜੀ ਮਤਲਬ

ਖਾਣੀ ਜੀ ਘਰ ਜਾ ਕੇ ਕਹਾਣੀ ਆ ਮੈਂ ਕਿਹਾ ਜੇ ਤੁਹਾਡੀ diet ਨਹੀਂ ਅੱਛੀ ਮੈਂ ਕਿਹਾ ਜਿਹੜਾ ਤੁਹਾਡਾ ਸ਼ਰੀਰ ਆ ਨਾ

ਵਧੀਆਂ ਖੁਰਾਕ ਨੀ ਨਾ ਦਉਗੇ ਫੇਰ ਤੁਹਾਡੀ ਜਿਹੜੀ ਉਪਰੋ ਚਮੜੀ ਹੈਗੀ ਨਾ ਉਹਨੇ ਵੀ ਤੁਹਾਨੂੰ ਇਹਦਾ ਦੇ result ਦੇਣੇ ਆ ਮੈਂ ਕਿਹਾ ਜਿਸ ਦਿਨ

ਪਾਣੀ ਮੈਂ ਕਿਹਾ ਪਾਣੀ ਕਿੰਨਾ ਪੀਤਾ ਸਭ ਤੋ ਮਾੜੀ ਗੱਲ ਲੋਕੀ ਆਲਸ ਦੇ ਮਾਰੇ ਪਾਣੀ ਨੀ ਪੀਂਦੇ ਪਏ

organs seventy percent ਸਾਨੂੰ ਪਾਣੀ ਲੋੜ ਹੁੰਦੀ ਏ

ਦਿਨ ਵਿੱਚ ਇਹਨੂੰ ਪੁੱਛੀਆ ਜਾਵੇ ਕਿਸੇ ਨੂੰ ਕਿੰਨਾ ਪਾਣੀ ਪੀਂਦੇ ਜੀ ਇੱਕ ਗਲਾਸ ਸਵੇਰੇ ਪੀਤਾ ਸੀਗਾ ਇੱਕ ਗਲਾਸ ਦੁਪਹਿਰ ਨੂੰ ਪੀਤਾ ਸੀਗਾ

or ਉਹ ਤਾਂ ਬਹੁਤ ਹੀ ਮਾੜੀ ਗੱਲ ਏ ਖਾਣੇ ਦੇ ਨਾਲ

ਜਾਂ ਤਾਂ ਅੱਧਾ ਘੰਟਾ ਪਹਿਲਾਂ ਪੀਲੋ ਜਾਂ ਅੱਧਾ ਘੰਟਾ

ਹਾਂਜੀ ਇਹ ਚੀਜਾਂ ਨਾ ਹੁਣ ਇਹ ਤਾਂ ਹੁਣ ਜਦੋਂ ਹੋਲੀ ਹੋਲੀ ਅਸੀਂ ਹੁਣ ਜਿੰਨੀ ਕ ਮੇਰੀ ਪਹੁੰਚ ਆਉਂਦੀ ਮੈਂ ਤਾਂ ਬੱਚਿਆ ਨੂੰ ਦੱਸਦੀ ਆ ਕੀ ਹਾਂ ਵੀ gym ਅਗਰ ਨਹੀਂ ਜਾ ਹੁੰਦਾ ਤਾਂ at least ਤੁਰੋ

ਉਸ ਤੋ ਬਾਅਦ ਦੂਜਾ ਆਂਦਾ ਖਾਣ ਪੀਣ ਤੇ ਖਿਆਲ ਰੱਖੋ ਠੀਕ ਏ ਜੀ ਜਿੰਨਾ

ਜਿੰਨਾ ਉਹ fruit ਜਿੰਨਾ ਆਹ even ਮੈਂ milk product ਵੀ ਵਧੀਆ ਨੀ ਹੈਗੇ ਅੱਜਕਲ ਸਾਰੇ ਟੀਕੇ

ਜੀ fruits ਹੋ ਗਏ ਸਾਡੇ ah ਕੀ ਕਹਿੰਦੇ ਹੁੰਦੇ ਆ salads ਹੋ ਗਏ green veggies then ah ਸਾਡੀਆ ਦਾਲਾਂ ਹੋ ਗਈਆ ਜਿਆਦਾ ਹੁੰਦਿਆ ਆਪਾਂ ਨੂੰ ਕੀ ਕਹਿੰਦੇ ਹੁੰਦੇ ਪੂੰਗਾਰ ਕੇ ਖਾਂਦੇ ਏ ਉਹ ਜਿਆਦਾ better ਏ

diet ਤੋਂ ਬਾਅਦ ਹਾਂ ਅਗਰ ਕਿਸੇ ਦਾ ਭਾਰ ਨਹੀਂ ਘੱਟਦਾ ਮੈਂ ਤਾਂ ਇਹੀ ਬੋਲਦੀ intimate fasting ਤੇ ਆਓ ਪਹਿਲਾਂ

ਜਿਹੜੀ ਆਦਤ ਪਈ ਹੋ ਉਹ ਉਹਦੀ ਆਦਤ ਤੋੜਿਏ

ਤਾਂ ਉਹਨੂੰ change ਕਰੇ system ਆਪਣਾ ਸਾਡੇ ਦਿਮਾਗ ਦੀ ਸਾਡੀ body ਦੀ ਇੱਕ ਆਦਤ ਇਹਨੂੰ ਜਿਹੜੀ ਆਦਤ ਪਾਓ ਉਹ ਪੈ ਜਾਣੀ ਏ

ਹੋਲੀ ਹੋਲੀ ਹੋਲੀ ਇਸ ਚੀਜ ਨੂੰ glucose ਦਾ intake ਘਟਾਇਆ ਜਾਵੇ basically ਇੱਕ healthy ਬੰਦੇ ਨੂੰ ਪੂਰੇ ਦਿਨ ਦੇ ਵਿੱਚ one spoon enough ਹੁੰਦਾ glucose ਦਾ sugar ਦਾ sugar ਕਹਿ ਲਈਏ ਆਪਾਂ ਹਨਾ

ਪੰਜਾਬੀਆ ਦੇ ਦੋ ਤਿੰਨ ਚਮਚ ਪਹਿਲੇ ਈ ਚਾਹ ਦੇਣ ਜਾਂਦੇ ਉਹ ਚਾਹ ਵੀ ਘੱਟੋ ਘੱਟ ਦਿਨ ਦੇ ਤਿੰਨ ਤੋ ਚਾਰ ਵਾਰ ਘੱਟੋ ਘੱਟ ਪੀਣੀ ਈ ਪੀਣੀ ਏ

ਵਿਆਹ ਹੈਗਾ ਜਾ ਕੁੱਝ party ਹੈਗੀ ਤਾਂ ਉੱਥੇ ਮਿੱਠਾ ਦਾ ਉਹਨਾ ਨੇ ਪੂਰਾ ਕੀ ਕਹਿੰਦੇ ਆ ਲੁਪਤ ਲੈਂਦੇ ਜਾ ਕੇ ਮਿੱਠਾ

ਨੂੰ ਕਹਿੰਦੇ ਬਾਅਦ ਚੋ ਪਹਿਲਾਂ ਸ਼ਗਨ ਪਾਣ ਆਏ ਆ ਸ਼ਗਨ ਪੂਰਾ ਕਰੀਏ ਆਪਣਾ write

ਬੱਸ ਕੀ ਕਹਿ ਸਕਦੇ ਆਹੀ ਹਾਲ ਏ ਤੇ ਚਲੋ

really hope ਕੀ ਬੰਦੇ ਕੀ ਸਾਰੀ ਚੀਜਾਂ ਨੂੰ consider ਕਰੋਗੇ ਤਾਂ ਆਪਣੀ health wise ਇਸਦਾ ਧਿਆਨ ਰੱਖੋਗੇ ਠੀਕ ਏ mam